ਅਤੇ ਰਾਜੇ ਦੇ ਮਹਿਲਾਂ ਵਿੱਚ ਆਉਣ ਤੱਕ ਆਪਣਾ ਬੁਰਾ ਹਾਲ ਕਰਕੇ ਪੈ ਗਈ। ਰਾਜੇ ਦੁਆਰਾ ਉਸ ਦੇ ਹਾਲੋਂ ਬੇਹਾਲ ਹੋਣ ਦਾ ਕਾਰਣ ਪੁੱਛਣ ਤੇ ਲੂਣਾ ਨੇ ਤੁਹਮਤ ਲਾਉਂਦਿਆਂ ਕਿਹਾ ਕਿ ਪੂਰਨ ਮਾਂ-ਪੁੱਤਰ ਦੇ ਰਿਸ਼ਤੇ ਦਾ ਸਤਿਕਾਰ ਭੁੱਲ ਕੇ ਉਸ ਦੀ ਸੁੰਦਰਤਾ ਵੇਖ ਕੇ ਉਸ ਤੇ ਡੁੱਲ੍ਹ ਗਿਆ ਹੈ। ਰਾਜੇ ਸਲਵਾਨ ਨੇ ਲੂਣਾ ਦੀਆਂ ਤੁਹਮਤਾਂ ਨੂੰ ਸੱਚ ਮੰਨ ਕੇ ਨਾਲ ਦੀ ਨਾਲ ਪੂਰਨ ਨੂੰ ਬੁਲਾਇਆ ਬਿਨਾਂ ਉਸ ਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇਣ। ਜਲਾਦ ਪੂਰਨ ਨੂੰ ਫੜ ਕੇ ਲੈ ਗਏ ਉਨ੍ਹਾਂ ਨੂੰ ਪਤਾ ਸੀ ਕਿ ਪੂਰਨ ਨਿਰਦੋਸ਼ ਹੈ ਤੇ ਉਨ੍ਹਾਂ ਉਸ ਨੂੰ ਜਾਨੋਂ ਮਾਰਨ ਦੀ ਥਾਂ ਉਸ ਦੇ ਹੱਥ-ਪੈਰ ਕੱਟ ਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ। ਸਮਾਂ ਪਾ ਕੇ ਉਸ ਥਾਂ ਤੋਂ ਜੋਗੀ ਗੋਰਖ ਨਾਥ ਅਤੇ ਉਸਦੇ ਚੇਲਿਆਂ ਦੀ ਟੋਲੀ ਲੰਘੀ ਉਨ੍ਹਾਂ ਨੇ ਖੂਹ ਵਿੱਚੋਂ ਹਾਏ ਹਾਏ ਦੀ ਦਰਦ ਭਰੀ ਅਵਾਜ਼ ਸੁਣ ਕੇ ਉਸ ਵਿੱਚ ਪੂਰਨ ਨੂੰ ਵੇਖਿਆ। ਗੁਰੂ ਗੋਰਖ ਦੇ ਪੁੱਛਣ ਤੇ ਪੂਰਨ ਨੇ ਆਪਣੀ ਸਾਰੀ ਹੱਡ-ਬੀਤੀ ਸੁਣਾਈ ਗੁਰੂ ਗੋਰਖ ਨਾਥ ਨੇ ਪੂਰਨ ਦਾ ਸੱਚ ਪਰਖਣ ਲਈ ਕੱਚੇ ਸੂਤ ਦਾ ਧਾਗਾ ਖੂਹ ਵਿੱਚ ਲਮਕਾਇਆ।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 ਇਸ ਪਿੱਛੋਂ ਪੂਰਨ ਗੁਰੂ ਗੋਰਖ ਨਾਥ ਨਾਲ ਜੋਗ ਲੈ ਕੇ ਜੋਗੀ ਬਣ ਗਿਆ ਤੇ ਗੁਰੂ ਗੋਰਖ ਨਾਥ ਦੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇਂ-ਸਮੇਂ ਨਗਰਾਂ ਵਿਚ ਭਿਖਿਆ ਲੈਣ ਜਾਂਦਾ। ਇਕ ਵਾਰੀ ਪੂਰਨ ਰਾਣੀ ਸੁੰਦਰਾਂ ਦੇ ਮਹਿਲੀਂ ਭਿਖਿਆ ਮੰਗਣ ਗਿਆ ਰਾਣੀ ਸੁੰਦਰਾਂ ਪੂਰਨ ਦਾ ਰੂਪ ਅਤੇ ਤੇਜ ਵੇਖ ਕੇ ਉਸ ਉੱਤੇ ਡੁੱਲ੍ਹ ਗਈ ਉਸ ਨੇ ਮੋਤੀਆਂ ਦਾ ਭਰਿਆ ਥਾਲ ਉਸ ਦੀ ਝੋਲੀ ਵਿੱਚ ਪਾ ਦਿੱਤਾ। ਪੂਰਨ ਨੇ ਮੋਤੀ ਗੁਰੂ ਗੋਰਖ ਨਾਥ ਅੱਗੇ ਢੇਰੀ ਕੀਤੇ ਤੇ ਗੁਰੂ ਗੋਰਖ ਨਾਥ ਨੇ ਪੂਰਨ ਨੂੰ ਕਿਹਾ ਕਿ ਮੋਤੀ ਉਨ੍ਹਾਂ ਦੇ ਕਿਸੇ ਕੰਮ ਨਹੀਂ, ਉਨ੍ਹਾਂ ਨੂੰ ਤਾਂ ਕੇਵਲ ਭੋਜਨ ਚਾਹੀਦਾ ਹੈ। ਪੂਰਨ ਮੋਤੀ ਲੈ ਕੇ ਵਾਪਸ ਸੁੰਦਰਾਂ ਦੇ ਮਹਿਲੀਂ ਜਾ ਪੁੱਜਾ ਤੇ ਉਸ ਤੋਂ ਮੋਤੀਆਂ ਦੀ ਥਾਂ ਭੋਜਨ ਦੀ ਮੰਗ ਕੀਤੀ।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

ਸੁੰਦਰਾਂ ਨੇ ਕੋਈ ਉਜਰ ਨਾ ਕੀਤਾ ਤੇ ਪੂਰਨ ਮੁੜ ਗੁਰੂ ਗੋਰਖ ਨਾਥ ਕੋਲ ਆ ਗਿਆ ਲੰਮਾਂ ਸਮਾਂ ਬੀਤਣ ਮਗਰੋਂ ਇਕ ਵਾਰੀ ਪੂਰਨ ਜੋਗੀ, ਜੋ ਕਿ ਇਕ ਭਗਤ ਦੇ ਤੌਰ ਤੇ ਪ੍ਰਸਿੱਧ ਹੋ ਚੁੱਕਾ ਸੀ, ਸਿਆਲਕੋਟ ਵਿੱਚ ਗਿਆ, ਸਿਆਲਕੋਟ ਦੇਖੋ ਰਾਜੇ ਸਲਵਾਨ ਦਾ ਸ਼ਹਿਰ ਸੀਗਾ, ਠੀਕ ਹੈ ਉੱਥੇ ਉਹ ਚਲਾ ਗਿਆ, ਤੇ ਪੂਰਨ ਦੇ ਆਉਣ ਨਾਲ ਰਾਜੇ ਦਾ ਸੁੱਕਾ ਬਾਗ ਹਰਾ ਹੋ ਗਿਆ। ਰਾਣੀ ਇੱਛਰਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ-ਰੋ ਕੇ ਅੰਨ੍ਹੀ ਹੋ ਚੁੱਕੀ ਸੀ ਉਹ ਪੂਰਨ ਭਗਤ ਦੇ ਦਰਸ਼ਨਾਂ ਲਈ ਆਈ, ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇੱਛਰਾਂ ਨੇ ਉਸ ਨੂੰ ਪਛਾਣ ਲਿਆ ਤੇ ਉਸ ਦੀਆਂ ਅੱਖਾਂ ਠੀਕ ਹੋ ਗਈਆਂ। ਉੱਧਰ ਔਲਾਦ ਨਾ ਹੋਣ ਕਰਕੇ ਨਿਰਾਸ਼ ਹੋਈ ਲੂਣਾਂ ਵੀ ਰਾਜੇ ਸਲਵਾਨ ਨੂੰ ਨਾਲ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ, ਪੂਰਨ ਭਗਤ ਨੇ ਕਿਹਾ ਕਿ ਰਾਜਾ ਸਲਵਾਨ ਦੇ ਇਕ ਪੁੱਤਰ ਪਹਿਲਾਂ ਹੈ ਸੀ, ਤੇ ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ? ਹੁਣ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਤੇ ਪੂਰਨ ਨੇ ਲੂਣਾਂ ਨੂੰ ਚੌਲ਼ਾਂ ਦਾ ਇੱਕ, ਇਹ ਵਹਿਮ ਪਾ ਦਿੱਤਾ ਕਿ ਬਾਰਾਂ ਵਰਿਆਂ ਤੱਕ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 ਪਿਤਾ ਨੇ ਪੂਰਨ ਨੂੰ ਪਿਆਰ ਕੀਤਾ ਤੇ ਕਿਹਾ ਕਿ ਉਹ ਆਪਣੀਆਂ ਮਾਵਾਂ ਨੂੰ ਮਿਲ ਆਵੇ ਪਹਿਲਾਂ ਉਹ ਲੂਣਾ ਦੇ ਮਹਿਲਾਂ ਵਿਚ ਜਾਵੇ ਅਤੇ ਫਿਰ ਰਾਣੀ ਇੱਛਰਾਂ ਨੂੰ ਮਿਲੇ ਆਪਣੇ ਪਿਤਾ ਦੇ ਹੁਕਮ ਅਨੁਸਾਰ ਪੂਰਨ ਲੂਣਾਂ ਨੂੰ ਪ੍ਰਣਾਮ ਕਰਨ ਗਿਆ, ਪਰ ਜਵਾਨ ਪੂਰਨ ਦੀ ਸੁੰਦਰਤਾ ਨੂੰ ਵੇਖ ਕੇ ਲੂਣਾ ਦੰਗ ਰਹਿ ਗਈ ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਦੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਉਹ ਇੱਕ ਮਾਂ ਪੂਰਨ ਨਿਰਾਸ਼ ਹੋ ਕੇ ਕਾਹਲੀ-ਕਾਹਲੀ ਲੂਣਾ ਦੇ ਮਹਿਲਾਂ ਵਿੱਚੋਂ ਬਾਹਰ ਨਿਕਲ ਆਇਆ ਤੇ ਲੂਣਾ ਨੂੰ ਇਸ ਗੱਲੋਂ ਬਹੁਤ ਗੁੱਸਾ ਆਇਆ ਕਿ ਪੂਰਨ ਉਸ ਦੀ ਇੱਛਾ ਨੂੰ ਠੁਕਰਾ ਗਿਆ ਹੈ ਤੇ ਉਸ ਨੇ ਉਸ ਤੋਂ ਬਦਲਾ ਲੈਣ ਦੀ ਠਾਣ ਲਈ। ਤੇ ਉਸ ਨੇ ਆਪਣੇ ਕੱਪੜੇ ਪਾੜ ਕੇ ਵਾਲ ਖਿਲਾਰ ਲਏ ਤੇ ਰਾਜੇ ਦੇ ਮਹਿਲਾਂ ਵਿੱਚ ਆਉਣ ਤੱਕ ਆਪਣਾ ਬੁਰਾ ਹਾਲ ਕਰਕੇ ਪੈ ਗਈ। ਰਾਜੇ ਦੁਆਰਾ ਉਸ ਦੇ ਹਾਲੋਂ ਬੇਹਾਲ ਹੋਣ ਦਾ ਕਾਰਣ ਪੁੱਛਣ ਤੇ ਲੂਣਾ ਨੇ ਤੁਹਮਤ ਲਾਉਂਦਿਆਂ ਕਿਹਾ ਕਿ ਪੂਰਨ ਮਾਂ-ਪੁੱਤਰ ਦੇ ਰਿਸ਼ਤੇ ਦਾ ਸਤਿਕਾਰ ਭੁੱਲ ਕੇ ਉਸ ਦੀ ਸੁੰਦਰਤਾ ਵੇਖ ਕੇ ਉਸ ਤੇ ਡੁੱਲ੍ਹ ਗਿਆ ਹੈ। ਰਾਜੇ ਸਲਵਾਨ ਨੇ ਲੂਣਾ ਦੀਆਂ ਤੁਹਮਤਾਂ ਨੂੰ ਸੱਚ ਮੰਨ ਕੇ ਨਾਲ ਦੀ ਨਾਲ ਪੂਰਨ ਨੂੰ ਬੁਲਾਇਆ ਤੇ ਬਿਨਾਂ ਉਸ ਦੀ ਗੱਲ ਸੁਣੇ ਜਲਾਦਾਂ ਦੇ ਹਵਾਲੇ ਕਰਕੇ ਹੁਕਮ ਦਿੱਤਾ ਕਿ ਉਹ ਪੂਰਨ ਨੂੰ ਮਾਰ ਕੇ ਕਿਸੇ ਖੂਹ ਵਿੱਚ ਸੁੱਟ ਦੇਣ। ਜਲਾਦ ਪੂਰਨ ਨੂੰ ਫੜ ਕੇ ਲੈ ਗਏ ਉਨ੍ਹਾਂ ਨੂੰ ਪਤਾ ਸੀ ਕਿ ਪੂਰਨ ਨਿਰਦੋਸ਼ ਹੈ ਤੇ ਉਨ੍ਹਾਂ ਉਸ ਨੂੰ ਜਾਨੋਂ ਮਾਰਨ ਦੀ ਥਾਂ ਉਸ ਦੇ ਹੱਥ-ਪੈਰ ਕੱਟ ਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ। ਸਮਾਂ ਪਾ ਕੇ ਉਸ ਥਾਂ ਤੋਂ ਜੋਗੀ ਗੋਰਖ ਨਾਥ ਅਤੇ ਉਸਦੇ ਚੇਲਿਆਂ ਦੀ ਟੋਲੀ ਲੰਘੀ ਉਨ੍ਹਾਂ ਨੇ ਖੂਹ ਵਿੱਚੋਂ ਹਾਏ ਹਾਏ ਦੀ ਦਰਦ ਭਰੀ ਅਵਾਜ਼ ਸੁਣ ਕੇ ਉਸ ਵਿੱਚ ਪੂਰਨ ਨੂੰ ਵੇਖਿਆ। ਗੁਰੂ ਗੋਰਖ ਦੇ ਪੁੱਛਣ ਤੇ ਪੂਰਨ ਨੇ ਆਪਣੀ ਸਾਰੀ ਹੱਡ-ਬੀਤੀ ਸੁਣਾਈ ਗੁਰੂ ਗੋਰਖ ਨਾਥ ਨੇ ਪੂਰਨ ਦਾ ਸੱਚ ਪਰਖਣ ਲਈ ਕੱਚੇ ਸੂਤ ਦਾ ਧਾਗਾ ਖੂਹ ਵਿੱਚ ਲਮਕਾਇਆ।

ਇਸ ਪਿੱਛੋਂ ਪੂਰਨ ਗੁਰੂ ਗੋਰਖ ਨਾਥ ਨਾਲ ਜੋਗ ਲੈ ਕੇ ਜੋਗੀ ਬਣ ਗਿਆ ਤੇ ਗੁਰੂ ਗੋਰਖ ਨਾਥ ਦੇ ਹੋਰ ਚੇਲਿਆਂ ਵਾਂਗ ਪੂਰਨ ਵੀ ਸਮੇਂ-ਸਮੇਂ ਨਗਰਾਂ ਵਿੱਚ ਭਿਖਿਆ ਲੈਣ ਜਾਂਦਾ। ਇੱਕ ਵਾਰੀ ਪੂਰਨ ਰਾਣੀ ਸੁੰਦਰਾਂ ਦੇ ਮਹਿਲੀਂ ਭਿਖਿਆ ਮੰਗਣ ਗਿਆ ਰਾਣੀ ਸੁੰਦਰਾਂ ਪੂਰਨ ਦਾ ਰੂਪ ਤੇ ਤੇਜ ਵੇਖ ਕੇ ਉਸ ਉੱਤੇ ਡੁੱਲ੍ਹ ਗਈ ਉਸ ਨੇ ਮੋਤੀਆਂ ਦਾ ਭਰਿਆ ਥਾਲ ਉਸ ਦੀ ਝੋਲੀ ਵਿੱਚ ਪਾ ਦਿੱਤਾ। ਪੂਰਨ ਨੇ ਮੋਤੀ ਗੁਰੂ ਗੋਰਖ ਨਾਥ ਅੱਗੇ ਢੇਰੀ ਕੀਤੇ ਤੇ ਗੁਰੂ ਗੋਰਖ ਨਾਥ ਨੇ ਪੂਰਨ ਨੂੰ ਕਿਹਾ ਕਿ ਮੋਤੀ ਉਨ੍ਹਾਂ ਦੇ ਕਿਸੇ ਕੰਮ ਨਹੀਂ, ਉਨ੍ਹਾਂ ਨੂੰ ਤਾਂ ਕੇਵਲ ਭੋਜਨ ਚਾਹੀਦਾ ਹੈ। ਪੂਰਨ ਮੋਤੀ ਲੈ ਕੇ ਵਾਪਸ ਸੁੰਦਰਾਂ ਦੇ ਮਹਿਲੀਂ ਜਾ ਪੁੱਜਾ ਤੇ ਉਸ ਤੋਂ ਮੋਤੀਆਂ ਦੀ ਥਾਂ ਭੋਜਨ ਦੀ ਮੰਗ ਕੀਤੀ, ਸੁੰਦਰਾਂ ਖ਼ੂਬ ਪਕਵਾਨ ਬਣਵਾ ਕੇ ਆਪ ਗੋਰਖ ਨਾਥ ਦੇ ਡੇਰੇ ਆ ਪੁੱਜੀ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

ਸੁੰਦਰਾਂ ਨੇ ਕੋਈ ਉਜਰ ਨਾ ਕੀਤਾ ਤੇ ਪੂਰਨ ਮੁੜ ਗੁਰੂ ਗੋਰਖ ਨਾਥ ਕੋਲ ਆ ਗਿਆ ਲੰਮਾਂ ਸਮਾਂ ਬੀਤਣ ਮਗਰੋਂ ਇਕ ਵਾਰੀ ਪੂਰਨ ਜੋਗੀ, ਜੋ ਕਿ ਇੱਕ ਭਗਤ ਦੇ ਤੌਰ ਤੇ ਪ੍ਰਸਿੱਧ ਹੋ ਚੁੱਕਾ ਸੀ, ਸਿਆਲਕੋਟ ਵਿੱਚ ਗਿਆ। ਸਿਆਲਕੋਟ ਦੇਖੋ ਰਾਜੇ ਸਲਵਾਨ ਦਾ ਸ਼ਹਿਰ ਸੀਗਾ, ਠੀਕ ਹੈ ਉੱਥੇ ਉਹ ਚਲਾ ਗਿਆ, ਤੇ ਪੂਰਨ ਦੇ ਆਉਣ ਨਾਲ ਰਾਜੇ ਦਾ ਸੁੱਕਾ ਬਾਗ ਹਰਾ ਹੋ ਗਿਆ, ਰਾਣੀ ਇੱਛਰਾਂ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ-ਰੋ ਕੇ ਅੰਨ੍ਹੀ ਹੋ ਚੁੱਕੀ ਸੀ। ਉਹ ਪੂਰਨ ਭਗਤ ਦੇ ਦਰਸ਼ਨਾਂ ਲਈ ਆਈ, ਕਿਹਾ ਜਾਂਦਾ ਹੈ ਕਿ ਪੂਰਨ ਦੇ ਬੋਲ ਸੁਣ ਕੇ ਇੱਛਰਾਂ ਨੇ ਉਸ ਨੂੰ ਪਛਾਣ ਲਿਆ ਤੇ ਉਸ ਦੀਆਂ ਅੱਖਾਂ ਠੀਕ ਹੋ ਗਈਆਂ ਉੱਧਰ ਔਲਾਦ ਨਾ ਹੋਣ ਕਰਕੇ ਨਿਰਾਸ਼ ਹੋਈ ਲੂਣਾਂ ਵੀ ਰਾਜੇ ਸਲਵਾਨ ਨੂੰ ਨਾਲ ਲੈ ਕੇ ਪੂਰਨ ਭਗਤ ਕੋਲ ਆ ਪਹੁੰਚੀ, ਪੂਰਨ ਭਗਤ ਨੇ ਕਿਹਾ ਕਿ ਰਾਜਾ ਸਲਵਾਨ ਦੇ ਇੱਕ ਪੁੱਤਰ ਪਹਿਲਾਂ ਹੈ ਸੀ, ਤੇ ਹੁਣ ਉਹ ਦੁਬਾਰਾ ਪੁੱਤਰ ਮੰਗਣ ਕਿਉਂ ਆਏ ਹਨ? ਹੁਣ ਲੂਣਾ ਨੇ ਆਪਣਾ ਸਾਰਾ ਦੋਸ਼ ਕਬੂਲ ਕਰ ਲਿਆ ਤੇ ਪਛਤਾਵੇ ਦਾ ਪ੍ਰਗਟਾਵਾ ਕੀਤਾ ਤੇ ਪੂਰਨ ਨੇ ਲੂਣਾਂ ਨੂੰ ਚੌਲ਼ਾਂ ਦਾ ਇੱਕ ਦਾਣਾ ਖਾਣ ਲਈ ਦਿੱਤਾ ਤੇ ਅਸ਼ੀਰਵਾਦ ਦਿੱਤਾ ਕਿ ਉਨ੍ਹਾਂ ਦੇ ਘਰ ਇੱਕ ਮਹਾਂਬਲੀ ਪੁੱਤਰ ਪੈਦਾ ਹੋਵੇਗਾ।

ਸਾਡਾ ਦੇਸ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਆਜ਼ਾਦ ਹੋਇਆ ਆਜ਼ਾਦੀ ਲਈ ਆਪਣੀ ਜਾਨ ਵਾਰਨ ਵਾਲੇ ਦੇਸ ਭਗਤਾਂ ਵਿੱਚੋਂ ਇਹ ਇੱਕ ਸਨ ਸ਼ਹੀਦ ਊਧਮ ਸਿੰਘ ਜਿੰਨਾਂ ਦੀ ਜੀਵਨ ਗਾਥਾ ਬੜੀ ਪ੍ਰੇਰਨਾ ਦੇਣ ਵਾਲੀ ਹੈ ਊਧਮ ਸਿੰਘ ਦਾ ਜਨਮ ਛੱਬੀ ਸਤੰਬਰ ਅਠਾਰਾਂ ਸੌ ਨੜ੍ਹਿਨਵੇਂ ਨੂੰ ਪਿੰਡ ਸਨਾਮ ਪੰਜਾਬ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਂ ਸੀ ਟਹਿਲ ਸਿੰਘ ਤੇ ਮਾਤਾ ਜੀ ਦਾ ਨਾਂ ਨਰੈਣ ਕੌਰ ਸੀ, ਬਚਪਨ ਵਿੱਚ ਹੀ ਊਧਮ ਸਿੰਘ ਦੇ ਮਾਤਾ ਪਿਤਾ ਦਾ ਦੇਹਾਂਤ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕੇਂਦਰੀ ਯਤੀਮ ਖ਼ਾਨੇ ਵਿੱਚ ਦਾਖਲ ਕਰ ਦਿੱਤਾ ਗਿਆ ਉੱਥੇ ਹੀ ਊਧਮ ਸਿੰਘ ਨੇ ਆਪਣੀ ਪੜ੍ਹਾਈ ਕੀਤੀ ਆਪਣੇ ਵਿਦਿਆਰਥੀ ਜੀਵਨ ਵਿੱਚ ਊਧਮ ਸਿੰਘ ਨੇ ਆਜ਼ਾਦੀ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ, ਅੰਗਰੇਜ਼ਾਂ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਵਿਰੁੱਧ ਰੋਸ਼ ਕਰ~ ਪ੍ਰਗਟ ਕਰਨ ਲਈ ਲੋਕ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਅੰਮ੍ਰਿਤਸਰ ਦੇ ਗੋਲੀਆਂ ਜਿਲ੍ਹਿਆਂ ਵਾਲੇ ਬਾਗ਼ ਵਿੱਚ ਇਕੱਠੇ ਹੋਏ ਇਸ ਇਕੱਠੇ ਉੱਪਰ ਜਨਰਲ ਡਾਇਰ ਨੇ ਆਪਣੇ ਹਥਿਆਰਬੰਦ ਸਿਪਾਹੀਆਂ ਨਾਲ ਹੀ ਗੋਲੀਆਂ ਚਲਾ ਦਿੱਤੀਆਂ ਅਤੇ ਸੈਂਕੜੋ ਨਿਹੱਥੇ ਦੇਸ ਭਗਤਾਂ ਨੂੰ ਸ਼ਹੀਦ ਕਰ ਦਿੱਤਾ। ਊਧਮ ਸਿੰਘ ਨੇ ਇਹ ਸਭ ਕੁਛ ਆਪਣੇ ਅੱਖੀ ਦੇਖ ਕੇ ਇਸ ਖੂਨੀ ਕਾਂਡ ਦਾ ਬਦਲਾ ਲੈਣ ਦਾ ਪ੍ਰਣ ਕੀਤਾ, ਇਸ ਘਟਨਾ ਤੋਂ ਬਾਅਦ ਊਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਜੋ ਏਕਤਾ ਦਾ ਪ੍ਰਤੀਕ ਸੀ, ਤੇਈ ਮਾਰਚ ਉੱਨੀ ਸੌ ਇਕੱਤੀ ਨੂੰ ਜਦੋਂ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦਿੱਤੀ ਗਈ ਉਸ ਸਮੇਂ ਊਧਮ ਸਿੰਘ ਜੇਲ੍ਹ ਵਿੱਚ ਬੰਦ ਸਨ ਫ਼ਾਂਸੀ ਦੀ ਖ਼ਬਰ ਸੁਣ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਬਣਾਇਆ ਜੋ ਕਿ ਜਿਲ੍ਹਿਆਂ ਵਾਲੇ ਬਾਗ਼ ਵਿੱਚ ਹੋਏ ਖੂਨੀ ਕਾਂਡ ਦਾ ਬਦਲਾ ਲੈਣਾ ਸੀ ਕਰਤਾਰ ਸਿੰਘ ਸਰਾਭਾ ਦੇ ਇੱਕ ਮਦਨ ਸਰਾਭਾ ਤੇ ਮਦਨ ਲਾਲ ਢੀਂਗੜਾ ਦੀ ਕੁਰਬਾਨੀ ਦਾ ਵੀ ਊਧਮ ਸਿੰਘ ਦੇ ਸਨ ਉੱਤੇ ਡੂੰਘਾ ਅਸਰ ਹੋਇ ਸੰਨ ਉੱਨੀ ਸੌ ਬ~ ~ਤੀ ਵਿੱਚ ਜੇਲ੍ਹ ਤੋ ਰਿਹਾ ਹੋ ਕੇ ਅਤੇ ਕਈ ਦੁੱਖ ਤਕਲੀਫ਼ਾਂ ਸਹਿਣ ਕਰਦੇ ਹੋਏ ਊਧਮ ਸਿੰਘ ਆਖ਼ਰ ਇੱਕ ਦਿਨ ਜਨਰਲ ਡਾਇਰ ਦੇ ਘਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਨਰਲ ਡਾਇਰ ਕਾਲ ਵਾਸ ਹੋ ਚੁੱਕਾ ਹੈ ਫਿਰ ਊਧਮ ਸਿੰਘ ਨੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੂੰ ਮਾਰਨ ਦਾ ਫੈਸਲਾ ਕੀਤਾ ਇਸਦੇ ਨਿਹੱਥੇ ਦੇਸ ਭਗਤਾਂ ਉੱਪਰ ਗੋਲੀ ਚਲਾਈ ਸੀ ਤੇਰਾਂ ਮਾਰਚ ਉੱਨੀ ਸੌ ਚਾਲੀ ਨੂੰ ਸਾਇਕਲ ਉਡਵਾਇਜਰ ਲੰਡਨ ਦੇ ਕੈਂਸਰ ਨਾਲ

ਉਡਵਾਇਰ ਨੂੰ ਮਾਰਨ ਤੋਂ ਬਾਅਦ ਊਧਮ ਸਿੰਘ ਵੀ ਭੱਜਿਆ ਨਹੀਂ ਸਗੋਂ ਉੱਥੇ ਹੀ ਡਟਿਆ ਰਿਹਾ ਉਸਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਮੁਕੱਦਮਾ ਚਲਾਇਆ ਗਿਆ, ਮੁਕੱਦਮੇ ਦੀ ਸੁਣਵਾਈ ਸਮੇਂ ਉਸਨੇ ਬੜੀ ਦ੍ਰਿੜਤਾ ਨਾਲ ਜੱਜ ਸਾਹਮਣੇ ਕਿਹਾ ਮਾਇਕਲ ਉਡਵਾਇਰ ਦੇ ਹੁਕਮ ਨਾਲ ਜਿਲ੍ਹਿਆਂ ਵਾਲੇ ਬਾਗ਼ ਵਿੱਚ ਹਜ਼ਾਰਾਂ ਨਿਹੱਥੇ ਆਜ਼ਾਦੀ ਮੰਗਦੇ ਭਾਰਤੀ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨਿਆ ਸੀ ਮੈਂ ਉਸ ਖੂਨੀ ਕਾਂਡ ਦਾ ਬਦਲਾ ਲੈ ਕੇ ਭਾਰਤ ਮਾਂ ਦੇ ਸਿਰ ਚੜ੍ਹਿਆ ਕਰਜ਼ ਉਤਾਰਿਆ ਹੈ। ਆਖਰ ਤੇਈਸ ਜੁਲਾਈ ਉੱਨੀ ਸੌ ਚਾਲੀ ਨੂੰ ਊਧਮ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਇਕੱਤੀ ਜੁਲਾਈ ਉੱਨੀ ਸੌ ਚਾਲੀ ਨੂੰ ਭਾਰਤ ਮਾਂ ਦੇ ਇਸ ਪੁੱਤਰ ਨੂੰ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 ਊਧਮ ਸਿੰਘ ਦੀ ਇਸ ਕੁਰਬਾਨੀ ਨੂੰ ਭਾਰਤ ਵਾਸੀ ਹਮੇਸ਼ਾ ਯਾਦ ਰੱਖਣਗੇ।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 ਮੈਂ ਤੁਹਾਨੂੰ ਤਿੰਨ ਗੁਣ ਦੱਸ ਕੇ ਜਾ ਰਿਹਾ ਹਾਂ ਜਿੰਨਾਂ ਨੂੰ ਯਾਦ ਰੱਖਿਆ, ਪਹਿਲਾ ਇਹ ਹੈ ਕਿ ਸਦਾ ਅੱਖਾਂ ਖੋਲ ਕੇ ਦੇਖ ਕੇ ਧਿਆਨ ਨਾਲ ਚੱਲੋ ਦੂਜਾ ਇਹ ਹੈ ਕਿ ਕੁੱਝ ਵੀ ਦੇਖੋ ਜਾਂ ਸੁਣੋ ਉਸ ਬਾਰੇ ਸੋਚੋ ਤੀਜਾ ਇਹ ਹੈ ਕਿ ਹਰ ਚੀਜ਼ ਦਾ ਕਾਰਨ ਲੱਭਣ ਦਾ ਯਤਨ ਕਰੋ ਉਸ ਬੰਦੇ ਨੇ ਇਹ ਕਹਿ ਕੇ ਪਰਾਣ ਤਿਆਗ ਦਿੱਤੇ ਪਿਤਾ ਦਾ ਸੰਸਕਾਰ ਕਰਨ ਤੋਂ ਬਾਅਦ ਤਿੰਨੇ ਭਰਾ ਆਪਣੀ ਰੋਜ਼ੀ ਕਮਾਉਣ ਲਈ ਘਰੋਂ ਨਿਕਲ ਗਏ ਰਸਤੇ ਵਿੱਚ ਉਹਨਾਂ ਨੇ ਇੱਕ ਘੋੜ ਸਵਾਰ ਉਹਨਾਂ ਵੱਲੋਂ ਆਉਂਦਾ ਮਿਲਿਆ ਵੱਡੇ ਭਰਾ ਨੇ ਉਸਨੂੰ ਪੁੱਛਿਆ ਭਾਈ ਤੇਰਾ ਕਿਤੇ ਉਠ ਜਾਂ ਨਹੀਂ ਗਵਾਚ ਗਿਆ ਉਸਨੇ ਆਖਿਆ ਤਾਂ ਹਾਂ ਤੁਸੀ ਕਿੱਥੇ ਦੇਖਿਆ ਹੈ ਦੂਜਾ ਭਰਾ ਬੋਲਿਆ ਕਿ ਤੁਹਾਡਾ ਊਠ ਇੱਕ ਅੱਖ ਤੋਂ ਕਾਣਾ ਹੈ ਕਾਣਾ ਤੀਜੇ ਭਰਾ ਨੇ ਕਿਹਾ ਕਿ ਉਹ ਊਠ ਉੱਤੇ ਇੱਕ ਬੱਚਾ ਤੇ ਔਰਤ ਸਵਾਰ ਸਨ ਇਸ ਦੇ ਨਾਲ ਹੀ ਤਿੰਨਾਂ ਭਰਾਵਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਊਠ ਬਾਰੇ ਕੁੱਝ ਨਹੀਂ ਪਤਾ ਫਿਰ ਉਹ ਆਦਮੀ ਉਹਨਾਂ ਨੂੰ ਰਾਜੇ ਕੋਲ ਲੈ ਗਿਆ ਉਸਨੇ ਸਾਰੀ ਗੱਲ ਰਾਜੇ ਨੂੰ ਦੱਸੀ ਰਾਜੇ ਨੇ ਉਹਨਾਂ ਨੂੰ ਡਾਂਟਿਆ ਤੇ ਕਿਹਾ ਕਿ ਤੁਸੀਂ ਤਿੰਨ ਚੋਰ ਹੋ ਛੇਤੀ ਦੱਸੋ ਊਠ ਕਿੱਥੇ ਹੈ ਨਹੀਂ ਤਾਂ ਤੁਹਾਨੂੰ ਸਖ਼ਤ ਸਜ਼ਾ ਮਿਲੇਗੀ ਵੱਡੇ ਭਰਾ ਨੇ ਰਾਜੇ ਨੂੰ ਦੱਸਿਆ ਕਿ ਉਹ ਤਿੰਨ ਭਰਾ ਰਸਤੇ ਵਿੱਚ ਸਭ ਕੁਛ ਧਿਆਨ ਨਾਲ ਦੇਖਦੇ ਜਾ ਰਹੇ ਸਨ ਉਹਨਾਂ ਨੇ ਊਠ ਦੇ ਪੈਰ ਦੇ ਨਿਸ਼ਾਨ ਲੱਗੇ ਵੇਖ ਕੇ ਸਮਝਿਆ ਕਿ ਕੋਈ ਊਠ ਲੰਘ ਚੁੱਕਾ ਹੈ ਦੂਜੇ ਨੇ ਕਿਹਾ ਕਿ ਮੈਂ ਰਸਤੇ ਵਿੱਚ ਰੁੱਖਾਂ ਦੀਆਂ ਟਹਿਣੀਆਂ ਦੇਖੀਆਂ ਜੋ ਕੇਵਲ ਸੱਜੇ ਪਾਸੋਂ ਚਰੀਆਂ ਹੋਈਆਂ ਸਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਊਠ ਖੱਬੀ ਅੱਖ ਤੋਂ ਕਾਣਾ ਹੋਵੇਗਾ। ਤੀਜੇ ਭਰਾ ਨੇ ਦੱਸਿਆ ਕਿ ਰਸਤੇ ਵਿੱਚ ਮੈਂ ਰੇਤ ਉੱਤੇ ਊਠ ਦੇ ਨਿਸ਼ਾਨ ਦੇਖੇ ਨੇੜੇ ਹੀ ਕਿਸੇ ਔਰਤ ਦੀ ਜੁੱਤੀ ਅਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਵੀ ਸਨ ਇਹ ਵੇਖ ਕੇ ਮੈਂ ਅਨੁਮਾਨ ਲਗਾਇਆ ਕਿ ਔਰਤ ਨੇ ਬੱਚਾ ਵੀ ਚੁੱਕਿਆ ਹੋਇਆ ਸੀ ਔਰਤ ਦੇ ਬੱਚਾ ਊਠ ਦੇ ਉਤਰ ਹੋ~ ਉਤਰੇ ਹੋਣਗੇ ਇਹ ਸਭ ਸੁਣ ਕੇ ਰਾਜਾ ਬਹੁਤ ਖ਼ੁਸ਼ ਹੋਇਆ ਉਸਨੇ ਉਹਨਾਂ ਤਿੰਨਾਂ ਦੀ ਸੂਝ ਬੂਝ ਦੇਖ ਕੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਨੌਕਰ ਰੱਖ ਲਿਆ ਇਸ ਪ੍ਰਸ਼ਨ ਦੇ ਉੱਤਰ ਲਈ ਵੀ, ਮਰਨ ਸਮੇਂ ਪਿਤਾ ਨੇ ਪੁੱਤਰਾਂ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਉਸ ਦੀਆਂ ਤਿੰਨ ਗੱਲਾਂ ਨੂੰ ਚੰਗੀ ਤਰ੍ਹਾਂ ਮਨ ਵਿੱਚ ਬਿਠਾਉਣ ਲਈ ਪਹਿਲਾਂ ਹੀ ਇਹ ਕਿ ਸਦਾ ਅੱਖਾਂ ਖੋਲ ਕੇ ਦੇਖ ਕੇ ਧਿਆਨ ਨਾਲ ਚੱਲੋ ਦੂਸਰੀ ਇਹ ਕਿ ਜੋ ਕੁੱਝ ਵੀ ਦੇਖੋ ਜਾਂ ਸੁਣੋ ਉਸ ਬਾਰੇ ਸੋਚੋ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 ਤੇ ਉਸਨੇ ਉਸਦੇ ਊਠ ਬਾਰੇ ਦੱਸਣ ਲੱਗ ਪਏ ਜਿਸ ਕਾਰਨ ਘੋੜ ਸਵਾਰ ਨੇ ਉਹਨਾਂ ਨੂੰ ਚੋਰ ਸਮਝ ਲਿਆ ਇੱਕ ਨੇ ਕਿਹਾ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 ਤੀਜੇ ਨੇ ਕਿਹਾ ਕਿ ਜਿੱਥੇ ਊਠ ਬੈਠਾ ਸੀ ਉੱਥੇ ਉਸਨੇ ਔਰਤ ਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਦੇਖੇ ਇਸ ਤਰ੍ਹਾਂ ਤਿੰਨੇ ਭਰਾਵਾਂ ਨੇ ਰਾਜੇ ਅੱਗੇ ਸਫ਼ਾਈ ਪੇਸ਼ ਕੀਤੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਕਲ ਬਹੁਤ ਵੱਡੀ ਚੀਜ਼ ਹੈ। ਸਾਨੂੰ ਹਰ ਕੰਮ ਅਕਲ ਤੇ ਸਮਝ ਨਾਲ ਕਰਨਾ ਚਾਹੀਦਾ ਹੈ। ਹਜ਼ੂਰ ਅਸੀਂ ਤਿੰਨੇ ਭਰਾ ਚੋਰੀ ਕਰਨ ਘਰੋਂ ਨਿਕਲੇ ਸੀ, ਤਿੰਨੇ ਭਰਾ ਪਿਓ ਦਾ ਕਤਲ ਕਰਕੇ ਰੋਟੀ ਕਮਾਉਣ ਲਈ ਘਰੋਂ ਨਿਕਲੇ। ਤਿੰਨ ਪੁੱਤਰ ਸਨ। ਦੋ ਪੁੱਤਰ ਵਿਆਹੇ ਹੋਏ ਸਨ ਪਰ ਤੀਜਾ ਪੁੱਤਰ ਕੁਵਾਰਾ ਸੀ ਜਿਸ ਦਾ ਨਾਮ ਮੀਰਜਦਾ ਸੀ। ਮਿਰਜਾਦੇ ਦੀ ਇਕ ਭਰਜਾਈ ਚਾਹੁੰਦੀ ਸੀ ਕਿ ਮੀਰਜਦਾ ਉਸ ਦੀ ਭੈਣ ਨਾਲ ਵਿਆਹ ਕਰ ਲਵੇਂ ਪਰ ਉਹ ਮੰਨਦਾ ਹੀ ਨਹੀਂ ਸੀ ਇੱਕ ਦਿਨ ਭਰਜਾਈ ਨੇ ਨੈਣਾ ਮਾਰਦਿਆਂ ਕਿਹਾ ਜਾ ਵੇਖਾਂਗੇ ਜਦੋ ਤੂੰ ਕੋਈ ਸਬਜ ਪਰੀ ਨਾਲ ਵਿਆਹ ਕਰ ਲਵੇਗਾ ਇਸਤੇ ਮੀਰਜਦਾ ਵੀ ਉਹਖਾ ਹੋ ਕਹਿਣ ਲੱਗਾ ਮੈ ਹੁਣ ਸਬਜ਼ ਪਰੀ ਨਾਲ ਵਿਆਹ ਕਰਵਾਵਾਂਗਾ ਉਸ ਵੇਲੇ ਮਿਰਜਦਾ ਘੋੜੇ ਤੇ ਬੈਠ ਕੇ ਸਬਜ ਪਰੀ ਲੱਭਣ ਚੱਲ ਪਿਆ ਚਲਦਿਆਂ ਚਲਦਿਆਂ ਉਹ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ ਉਤੇ ਓਹੋ ਇਕ ਰੁੱਖ ਹੇਠਾ ਅਰਾਮ ਕਰਨ ਲੱਗਾ ਅਚਾਨਕ ਉਸ ਨੂੰ ਇੱਕ ਵਡੇ ਸੱਪ ਦੇ ਫੁੰਕਾਰਾ ਦੀ ਆਵਾਜ਼ ਆ ਗਈ ਉਹ ਸੱਪ ਮੀਰਜਦਾ ਨੂੰ ਅਜੇ ਡੰਗਣ ਹੀ ਲੱਗਾ ਸੀ ਕਿ ਮੀਰਜਦਾ ਨੇ ਆਪਣੀ ਤਲਵਾਰ ਨਾਲ ਉਸਦੇ ਟੁਕੜੇ ਟੁਕੜੇ ਕਰ ਦਿੱਤੇ ਤੇ ਉਸ ਨੂੰ ਮਾਰ ਦਿੱਤਾ ਉਸ ਰੁੱਖ ਉਤੇ ਇਕ ਹੰਸ ਤੇ ਹਸਣੀ ਰਹਿੰਦੇ ਸਨ ਉਹ ਸੱਪ ਓਹਨਾ ਦੇ ਬੱਚਿਆਂ ਨੂੰ ਮਾਰ ਕੇ ਖਾ ਜਾਂਦਾ ਸੀ ਜਦੋ ਹੰਸ ਨੇ ਹਸਣੀ ਨੂੰ ਮੀਰਜਦਾ ਦੇ ਹਤੋ ਮਾਰਦੇ ਦੇਖਿਆ ਤਾ ਉਹਨਾਂ ਨੂੰ ਸੁੱਖ ਦਾ ਸਾਹ ਆਇਆ ਓਹਨਾ ਨੇ ਮੀਰਜਦਾ ਨੂੰ ਕਿਹਾ ਹੈ ਭਲੇ ਪੁਰਸ਼ ਤੂੰ ਸਾਡੇ ਤੇ ਬੜਾ ਉਪਕਾਰ ਕੀਤਾ ਸਾਨੂੰ ਦੱਸ ਅਸੀਂ ਤੇਰੀ ਕਿ ਮੱਦਦ ਕਰ ਸਕਦੇ ਆ ਮੀਰਜਦਾ ਨੇ ਸਬਜ਼ ਪਰੀ ਨਾਲ ਵਿਆਹ ਕਰਵਾਉਣ ਨੂੰ ਵਾਲੀ ਗੱਲ ਹੰਸ ਜੋੜੇ ਹੱਸ ਤੇ ਹੰਸਨੀ ਸਬਜ ਪਰੀ ਦੇ ਦੇਸ਼ ਦਾ ਪਤਾ ਸੀ ਉਹ ਕੇਈ ਵਾਰ ਉਡਦਿਆਂ ਉਡਦਿਆਂ ਉਧਰ ਗਏ ਸਨ ਹੱਸ ਨੇ ਕਿਹਾ, ਮੈਂ ਤੈਨੂੰ ਆਪਣੇ ਖਮਭਾਂ ਉੱਤੇ ਬੈਠਾ ਕੇ ਸਬਜ ਪਰੀ ਤੇ ਦੇਸ਼ ਲੈ ਜਾਵਾਗਾ। ਅਗਲੇ ਦਿਨ ਹੱਸ ਮੀਰਜਾਦੇ ਨੂੰ ਆਪਣੇ ਖਮਭਾ ਤੇ ਬੈਠਾ ਕੇ ਉੱਡ ਪਿਆ ਕਦ ਬੜਾ ਲੰਬਾ ਸੀ ਰਾਹ ਵਿੱਚ ਇਕ ਅਨੇਕਾਂ ਸੁਮੰਦਰਾ ਦੇ ਪਹਾੜ ਆਏ ਉਹ ਕਇ ਦਿਨ ਉੱਡਦਾ ਰਹਿਆ ਆਖਿਰ ਉਹ ਸਬਜ ਪਰੀ ਦੇ ਦੇਸ਼ ਵਿੱਚ ਪੁੱਜ ਗਿਆ। ਹੰਸ ਨੇ ਵੀ ਮੀਰਜਾਦੇ ਨੂੰ ਇਕ ਰੁੱਖ ਹੇਠਾ ਅਰਾਮ ਕਰਨ ਲਈ ਉਤਾਰ ਦਿੱਤਾ। ਆਪ ਉਹ ਉੱਡ ਕੇ ਆਸੇ ਪਾਸੇ ਵੇਖਣ ਲੱਗਾ। ਉਸਨੇ ਵੇਖਿਆ ਕਿ ਇੱਕ ਨਦੀ ਵਿੱਚ ਪਰੀਆਂ ਨਹਾ ਰਹੀਆਂ ਹਨ ਉਨ੍ਹਾਂ ਦੇ ਖੱਬ ਕਿਨਾਰੇ ਪਏ ਹਨ ਹੰਸ

ਕਿ ਓਹੋ ਸਬਜ ਪਰੀ ਨੂੰ ਤੇਰੇ ਨਾਲ ਵਿਹਾ ਕਰਵਾਣ ਲਈ ਮਨਾਉਂਗੀਆਂ ਮਿਰਜਾਦੇ ਨੇ ਦਰਿਆ ਦੇ ਕਡ਼ੇ ਜਦੋ ਪਰੀਆਂ ਦੇ ਖੱਬ ਚੁੱਕ ਲਏ ਜਦੋ ਪਰੀਆਂ ਨਹਾ ਕੇ ਬਾਰ ਆਈਆਂ ਤਾਂ ਉਹ ਆਪਣੇ ਖੱਬ ਨਾ ਦੇਖ ਕੇ ਬਹੁਤ ਪਰੇਸ਼ਾਨ ਹੋ ਗਿਆ। ਉਹਨਾਂ ਨੂੰ ਪਤਾ ਨਹੀਂ ਚਲਿਆ ਕਿ ਕੌਣ ਖੱਬ ਲੈ ਚੁਕਿਆ। ਮਿਰਜਾਦੇ ਨੇ ਜੰਗਲ ਵਿੱਚੋ ਬਾਰ ਆਕੇ ਕਿਆ ਓਹਨਾ ਦੇ ਖੱਬ ਉਸ ਕੋਲ ਹਨ ਉਹ ਖੱਬ ਵਾਪਸ ਤਾ ਕਰੇਗਾ ਜੇ ਸਬਜ ਪਰੀ ਉਸ ਨਾਲ ਵੇਆਹ ਕਰਵਾਵੇਗੀ ਮਿਰਜਾਦੇ ਨੇ ਇੱਕ ਪਰੀ ਦੇ ਖੱਬ ਵਾਪਸ ਕਰ ਦਿੱਤੇ ਪਰ ਉਹ ਪਰੀ ਉੱਡ ਕੇ ਸਬਜ ਪਰੀ ਕੋਲ ਗਈ ਉਸਨੇ ਸਬਜ ਪਰੀ ਨੂੰ ਜਾਂਕੇ ਸਾਰੀ ਗੱਲ ਦਸੀ ਸਬਜ ਪਰੀ ਬੜੀ ਹੈਰਾਨ ਹੋਈ ਏਨੀ ਦੂਰ ਤੱਕ ਕੋਈ ਲੜਕਾ ਕਿਵੇਂ ਆ ਗਿਆ ਉਹ ਉਸੇ ਵੇਲੇ ਉਸੇ ਥਾਂ ਪੋਚੀ ਜਿਤੇ ਮਿਰਜਾਦਾ ਸੀ ਉਸਨੇ ਸੋਨੇ ਤੇ ਸੁਨੱਖੇ ਮਿਰਜਾਦੇ ਨੂੰ ਵੇਖਿਆ ਤਾ ਉਹ ਉਸ ਨਾਲ ਵੇਆਹ ਕਰਵਾਣ ਲਈ ਤਿਆਰ ਹੋ ਗਈ। ਮਿਰਜਾਦੇ ਨੇ ਪਰੀਆਂ ਦੇ ਖੱਬ ਵਾਪਿਸ ਕਰ ਦਿੱਤੇ ਸਬਜ ਪਰੀ ਨੇ ਮਿਰਜਾਦੇ ਨਾਲ ਵੇਆਹ ਕਰਵਾਣ ਲਈ ਪਰੀਆਂ ਵਾਲੇ ਕੱਪੜੇ ਅਤੇ ਖੱਬ ਉਤਾਰ ਦਿੱਤੇ ਅਤੇ ਮਨੁੱਖ ਵਾਲੇ ਕਪੜੇ ਪਹਿਨ ਲਏ ਹੁਣ ਉਹ ਉਸ ਵਿੱਚ ਪਹਿਲਾਂ ਵਾਲੀ ਉਡਣ ਦੀ ਸ਼ਕਤੀ ਨਹੀਂ ਸੀ ਹੰਸ ਉਹਨਾ ਦੋਨਾਂ ਨੂੰ ਬੈਠਾ ਕੇ ਉਡ ਨਹੀਂ ਸੀ ਸਕਦਾ ਉਹ ਦੋ ਦੋਵੇ ਬੇੜੀ ਵਿੱਚ ਬੈਠ ਕੇ ਸੁਮੰਦਰ ਦੇ ਰਸਤੇ ਮਿਰਜਾਦੇ ਦੇ ਦੇਸ਼ ਵੱਲ ਚੱਲ ਪਈਆਂ ਹੰਸ ਵੀ ਉਹਨਾਂ ਦੇ ਨਾਲ ਹੀ ਸੀ ਚਲਦਿਆਂ ਚਲਦਿਆਂ ਕੁੱਛ ਦਿਨ ਬੀਤ ਗਏ ਇੱਕ ਦਿਨ ਬੜਾ ਭਿਆਨਕ ਤੂਫ਼ਾਨ ਆ ਗਿਆ ਇਸ ਵਿੱਚ ਉਹਨਾਂ ਦੀ ਬੇੜੀ ਡੁੱਬ ਗਈ ਡੁੱਬ ਗਈ ਤੇ ਓਹੋ ਤਿੰਨ ਰੁੜਦੇ ਹੋਏ ਦੂਰ ਚਲੇ ਗਏ ਤੇ ਇੱਕ ਦੂਜੇ ਤੋਂ ਵਿੱਛੜ ਗਏ ਸਬਜ਼ ਪਰੀ ਇਕ ਸ਼ਹਿਰ ਜਾ ਪੋਚੀ ਤੇ ਮਿਰਜਦਾ ਕਿਸੇ ਦੋਜੇ ਸ਼ਹਿਰ ਜਾਂ ਪਹੁੰਚਿਆ ਹੰਸ ਉਸਨੂੰ ਸੁਮੰਦਰ ਦੇ ਦੂਜੇ ਕਡ਼ੇ ਪੋਚ ਗਿਆ

ਉਧਰ ਜਦੋ ਲੋਕਾਂ ਨੇ ਸਬਜ ਪਰੀ ਨੂੰ ਦੇਖਿਆ ਤਾਂ ਉਤੇ ਦੇ ਰਾਜਾ ਨੇ ਉਸਦੀ ਸੁੰਦਰਤਾ ਬਾਰੇ ਜਾਂ ਦਸਿਆਂ ਤਾਂ ਫੇਰ ਕਿ ਹੋਣਾ ਸੀ ਰਾਜੇ ਨੇ ਸਬਜ ਪਰੀ ਨੂੰ ਵੇਖਿਆ ਤਾਂ ਉਸ ਦਿਨ ਮੋਹਿਤ ਹੋ ਗਿਆ ਉਸਨੂੰ ਆਪਣੇ ਮਹੱਲ ਵਿੱਚ ਲੈ ਗਿਆ ਉਸਨੇ ਸਬਜ ਪਰੀ ਨੂੰ ਆਪਣੇ ਨਾਲ ਵਿਆਹ ਕਰਵਾਣ ਲਈ ਕਿਆ ਸਬਜ ਪਰੀ ਨੇ ਕਿਆ ਕਿ ਉਹ ਤਾ ਪਹਿਲਾਂ ਹੀ ਵਿਆਹੀ ਹੋਈ ਹੈ ਰਾਜੇ ਨੇ ਕਿਆ ਉਸਦਾ ਦਾ ਪਤੀ ਮਾਰ ਚੁੱਕਾ ਹੈ ਸਬਜ ਪਰੀ ਨੇ ਕਿਆ ਕਿ ਉਸਦਾ ਮਨ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਮਣੇਗਾ ਕਿਉਕਿ ਉਸਨੂੰ ਜਦ ਤੱਕ ਸੱਚਾਈ ਦਾ ਪਤਾ ਨਹੀਂ ਚਲੇ ਗਾ ਉਹ ਕੋਈ ਕਦਮ ਨਹੀਂ ਚੁੱਕਣਾ ਚਾਂਦੀ। ਫੇਰ ਵੀ ਉਸਨੇ ਵਿਆਹ ਬਾਰੇ ਹਾਂ ਕਰਨ ਰਾਜੇ ਕੋਲ ਇੱਕ ਸਾਲ ਦੀ ਮੋਲਤ ਮਾਂਗ ਲਈ ਤਦ ਰਾਜੇ ਨੇ ਸਬਜ ਪਰੀ ਨੂੰ ਇੱਕ ਵੱਖਰੇ ਮਹੱਲ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ ਅਤੇ ਨੌਕਰਾਂ ਚਾਕਰ ਨੂੰ ਕੇ ਦਿੱਤਾ ਕਿ ਉਹ ਸਬਜ ਪੂਰੀ ਦਾ ਹਰ ਹੁਕਮ ਮਨਨ ਤੇ ਸਬਜ ਪਰੀ ਦੀ ਸੇਵਾ ਕਰਨ ਸਬਜ ਪਰੀ ਨੂੰ ਜੋ ਵੀ ਚੀਜ਼ ਚੀਦੀ ਹੋਗੀ ਓਹਨੂੰ ਉਹ ਲਿਆ ਕੇ ਦੇਣ ਸਬਜ ਪਰੀ ਨੇ ਸੋਚ ਸੋਚ ਕੇ ਆਪਣੇ ਪਤੀ ਹੰਸ ਨੂੰ ਲਬਨ ਲਈ ਇੱਕ ਤਰਕੀਬ ਸੋਚੀ ਉਸਨੇ ਮਹੱਲ ਦੀ ਛੱਤ ਤੇ ਪੰਛੀਆਂ ਲਈ ਭਾਂਤ ਭਾਂਤ ਦੇ ਚੋਗੇ ਗਿਰਾਂ ਤੇ ਨਾਲ ਹੀ ਸੁਚੇ ਮੋਤੀਆਂ ਦੀ ਢੇਰੀ ਲੱਗਾਤੀ ਅਜੇਯਾ ਕਰਕੇ ਉਹ ਪਹਿਲਾਂ ਹੰਸ ਨੂੰ ਲਬਣਾ ਚਾਂਦੀ ਸੀ ਉਸ ਨੂੰ ਪਤਾ ਸੀ ਕਿ ਉਹ ਹੰਸ ਸੁੱਚੇ ਮੋਤੀ ਖਾਂ ਕੇ ਭੁਖ ਮਿਟਾਉਂਦਾ ਸੀ ਇੱਕ ਨਾ ਇੱਕ ਦਿਨ ਓਹੋ ਉਤੇ ਚੋਗਾ ਚੁਗਣ ਜਰੂਰ ਜਰੂਰ ਆਵੇਗਾ ਹਰ ਰੋਜ ਭਾਂਤ ਭਾਂਤ ਦੇ ਪੰਛੀਆਂ ਆਂਦੇ ਕਦੇ ਚੋਗਾ ਚੁੰਗ ਕੇ ਚਲੇ ਜਾਂਦੇ ਪੰਛੀਆਂ ਨੇ

ਕਿ ਓਧਰੋਂ ਪੰਛੀਆਂ ਦੀ ਇੱਕ ਕਤਾਰ ਲੰਘੀ ਪੰਛੀਆਂ ਨੇ ਹੰਸ ਨੂੰ ਦੱਸਿਆ ਕਿ ਥਾਂ ਤੇ ਬਹੁਤ ਸਾਰੇ ਚੂਚੇ ਮੋਤੀ ਪਾਏ ਹਨ ਤਦ ਹੰਸ ਓਹਨਾ ਨਾਲ ਉਡ ਕੇ ਸਬਜ ਪਰੀ ਦੇ ਮਹੱਲ ਜਾਂ ਪੂਜਿਆ ਉਸਨੇ ਬੜੇ ਚਾ ਨਾਲ ਚੂਚੇ ਮੋਤੀ ਚੁਗੇ ਅਚਾਨਕ ਸਬਜ ਪਰੀ ਦੀ ਨਜ਼ਰ ਹੰਸ ਤੇ ਪਈ ਹੰਸ ਤੇ ਸਬਜ ਪਰੀ ਇੱਕ ਦੂੱਜੇ ਨੂੰ ਪਛਾਣ ਲਿਆ ਦੋਵੇ ਇੱਕ ਦੂਜੇ ਨੂੰ ਮਿਲ ਕੇ ਬਹੁਤ ਕੁਸ਼ ਹੋਏ ਹੁਣ ਉਹ ਮਿਰਜਾਦੇ ਨੂੰ ਲਬਣਾ ਚਾਹੀਦੀ ਸਨ ਹੰਸ ਹਰ ਰੋਜ ਸਵੇਰੇ ਮਿਰਜਾਦੇ ਨੂੰ ਲੱਭਣ ਲਈ ਉੱਡਦਾ ਤੇ ਦੂਰ ਦੂਰ ਤੱਕ ਜਾਦਾ ਪਰ ਉਸਨੂੰ ਨਿਰਾਸ ਹੋਕੇ ਵਾਪਿਸ ਆਣਾ ਪੈਦਾ ਓਧਰ ਮਿਰਜਦਾ ਇੱਕ ਪੱਠੇਹਾਰਨ ਦੇ ਘਰ ਜਾ ਪੂਜਿਆ

ਮੈਂ ਤੈਨੂੰ ਜੰਗਲ ਵਿੱਚੋ ਬਾਲਣ ਲਈ ਲੱਕੜੀ ਲਿਆ ਕੇ ਦਿਆਂ ਕਰਾਂਗਾ। ਪੱਠੇਹਾਰਨ ਨੇ ਉਸਨੂੰ ਬੜਾ ਤਰਸਾਆ। ਉਸਨੇ ਮਿਰਜਾਦੇ ਨੂੰ ਖਾਣ ਲਈ ਰੋਟੀ ਦਿੱਤੀ। ਆਪਣੇ ਦੇਸ਼ ਨਹੀਂ ਜਾਣਾ ਚਾਹੁੰਦਾ ਇਸ ਲਈ ਉਹ ਓਥੇ ਹੀ ਰਹਿ ਗਿਆ ਸੀ ਇਕ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾ ਹੈ ਆਪਣਾ ਉਹ ਸਿਹਤ ਉੱਪਰ ਹੈ ਅੱਜ ਆਪਾਂ ਸਿਹਤ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਕਰਾਂਗੇ, ਕਿ ਹਰ ਇਨਸਾਨ ਦੇ ਲਈ ਸਿਹਤ ਕਿੰਨੀ ਕੁ ਜ਼ਰੂਰੀ ਹੈ ਅਤੇ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਧਿਆਨ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ, ਅਤੇ ਹਰ ਇਨਸਾਨ ਨੂੰ ਆਪਣੀ ਸਿਹਤ ਅਤੇ ਸਰੀਰ ਨੂੰ ਲੱਗਣ ਵਾਲੀ ਬਿਮਾਰੀਆਂ ਤੋਂ ਬਚਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਤੁਸੀਂ ਸਿਹਤ ਦੇ ਉੱਪਰ ਆਪਣੇ ਵਿਚਾਰ ਦੇ ਸਕਦੇ ਹੋ ਸਿਹਤ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਡੀ ਸਿਹਤ ਵਧੀਆ ਹੋਵੇਗੀ ਤਾਂ ਸਾਡਾ ਸਰੀਰ ਵੀ ਕਿਤੇ ਨਾ ਕਿਤੇ ਸਹੀ ਹੋਵੇਗਾ ਪਰ ਜੇ ਗੱਲ ਕਰ ਲਈਏ ਸਿਹਤ ਦੀ ਤਾਂ ਸਿਹਤ ਬਣਾਉਣ ਦੇ ਕਈ ਸਾਰੇ ਢੰਗ ਹਨ, ਨਵੇਂ ਢੰਗਾਂ ਵਿੱਚ ਇਹ ਹੈ ਕਿ ਕੁਛ ਨੌਜਵਾਨ ਜਿੰਮ ਕਰਦੇ ਹਨ, ਅਤੇ ਜਿੰਮ ਦੇ ਨਾਲ ਨਾਲ ਵਧੀਆ ਖਾਣਾ ਵੀ ਖਾਂਦੇ ਹਨ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਚੰਗੇ ਖਾਣੇ ਨਾਲ ਵੀ ਕਿਤੇ ਨਾ ਕਿਤੇ ਸਾਡੀ ਸਿਹਤ ਵਧੀਆ ਬਣਦੀ ਹੈ ਜੇ ਆਪਾਂ ਗੱਲ ਕਰੀਏ ਸਿਹਤ ਦੀ, ਸਿਹਤ ਦਾ ਸਭ ਤੋਂ ਜੋ ਪਹਿਲਾ ਪੜਾਅ ਹੈ ਉਹ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 ਸੰਤੁਲਿਤ ਆਹਾਰ ਖਾਣਾ ਚਾਹੀਦਾ ਹੈ, ਜਿਸ ਨਾਲ ਕਿ ਸਾਨੂੰ ਕਿਸੇ ਤਰ੍ਹਾਂ ਦੀ ਸਰੀਰਕ ਪਰੇਸਾਨੀ ਨਾ ਹੋਵੇ ਅਤੇ ਸਾਡੀ ਸਿਹਤ ਚੰਗੀ ਬਣ ਸਕੇ, ਜੇਕਰ ਭੋਜਨ ਦੀ ਗੱਲ ਕਰੀਏ ਤਾਂ ਭੋਜਨ ਸਾਨੂੰ ਆਪਣੇ ਘਰ ਵਿੱਚ ਹੀ ਪਕਾ ਕੇ ਅਤੇ ਚੰਗੀ ਕਿਸਮ ਦਾ ਖਾਣਾ ਚਾਹੀਦਾ ਹੈ, ਆਪਾਂ ਅਕਸਰ ਦੇਖਦੇ ਹਾਂ ਕਿ ਕੁੱਝ ਲੋਕ ਅਜਿਹੇ ਹਨ, ਜੋ ਆਪਣੇ ਘਰ ਵਿੱਚ ਨਾ ਭੋਜਨ ਕਰਕੇ ਬਾਹਰ ਬਾਜ਼ਾਰ ਵਿੱਚ ਭੋਜਨ ਲਿਆ ਕੇ ਖਾਣਾ ਪਸੰਦ ਕਰਦੇ ਹਨ, ਜਿੰਨਾਂ ਵਿੱਚ ਬਹੁਤ ਹੀ ਘਟੀਆ ਕੁਆਲਟੀ ਦਾ ਸਮਾਨ ਇਸਤੇਮਾਲ ਕੀਤਾ ਜਾਂਦਾ ਹੈ, ਇਸ ਕਰਕੇ ਭੋਜਨ ਸਾਨੂੰ ਆਪਣੇ ਘਰ ਵਿੱਚ ਹੀ ਪਕਾ ਕੇ ਖਾਣਾ ਚਾਹੀਦਾ ਹ ਜੇ ਗੱਲ ਰਹਿ ਗਈ ਭੋਜਨ ਆਉਂਦਾ ਕਿੱਥੋਂ ਹੈ, ਤਾਂ ਭੋਜਨ ਦੀ ਗੱਲ ਇਹ ਹੈ ਕਿ ਕਿਸਾਨ ਜੋ ਫਸਲਾਂ ਉਗਾਉਂਦਾ ਹੈ, ਉਸਨੂੰ ਹੀ ਅਸੀਂ ਭੋਜਨ ਦੇ ਲਈ ਇਸਤੇਮਾਲ ਕਰਦੇ ਹਾਂ ਜੇ ਗੱਲ ਕਰੀਏ ਪੁਰਾਣੇ ਸਮੇਂ ਦੀ ਤਾਂ ਪੁਰਾਣੇ ਸਮੇਂ ਦੇ ਵਿੱਚ ਲੋਕ ਜੋ ਭੋਜਨ ਵਰਤਦੇ ਸਨ ਉਹ ਆਪਣੇ ਖੇਤ ਵਿੱਚ ਹੀ ਉਗਾਉਂਦੇ ਸਨ, ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਉੱਪਰ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 ਇਸ ਬਾਰੇ ਦੱਸ ਸਕਦੇ ਹੋ ਕਿ ਜੋ ਫਸਲਾਂ ਕਿਸਾਨ ਖੇਤਾਂ ਵਿੱਚ ਉਗਾਉਂਦਾ ਹੈ, ਕੀ ਆਪਾਂ ਉਹਨਾਂ ਨੂੰ ਆਪਣੇ ਭੋਜਨ ਵਿੱਚ ਵਰਤਦੇ ਹਾਂ ਅਤੇ ਜੇਕਰ ਉਹਨਾਂ ਫਸਲਾਂ ਉੱਪਰ ਕਿਸਾਨ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦਾ ਹੈ, ਤਾਂ ਕੀ ਉਹਨਾਂ ਦਾ ਅਸਰ ਆਪਣੀ ਸਿਹਤ ਉੱਪਰ ਪੈਂਦਾ ਹੈ, ਜੋ ਤੁਸੀਂ ਦੱਸ ਰਹੇੇ ਹੋ ਉਹ ਇਹ ਹੈ ਕਿ ਕਿਸ ਤਰ੍ਹਾਂ ਭੋਜਨ ਦੇ ਉੱਪਰ ਜੋ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਹੁੰਦਾ ਹੈ, ਉਸ ਨਾਲ ਸਾਡਾ ਭੋਜਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਇਸਦਾ ਸਿੱਧਾ ਸਿੱਧਾ ਸੰਬੰਧ ਸਾਡੇ ਭੋਜਨ ਨਾਲ ਹੈ, ਇਹ ਕਿਤੇ ਨਾ ਕਿਤੇ ਗੱਲ ਸੱਚ ਵੀ ਹੈ ਕਿਉਂਕਿ ਭੋਜਨ ਤਾਂ ਹੀ ਵਧੀਆ ਹੋਵੇਗਾ ਜੇਕਰ ਕਿਸਾਨ ਆਪਣੀਆਂ ਫਸਲਾਂ ਉੱਪਰ ਜੋ ਕੀਟਨਾਸ਼ਕ ਛਿੜਕਾਅ ਕਰਦਾ ਹੈ ਉਹਨਾਂ ਦੀ ਵਰਤੋਂ ਘੱਟ ਕਰੇ ਪਰ ਸਿਹਤ ਬਣਾਉਣ ਦੇ ਕਈ ਹੋਰ ਵੀ ਵਧੀਆ ਨੁੱਕਤੇ ਹਨ, ਜਿਵੇਂ ਕਿ ਗੱਲ ਕਰ ਲਈਏ gym ਦੀ Gym ਇੱਕ ਤਰ੍ਹਾਂ ਦਾ ਅਜਿਹਾ ਯੰਤਰ ਹੈ ਜਿਸ ਵਿੱਚ ਕਿ ਜਿੰਨਾ ਵੀ ਸਮਾਂ ਹੁੰਦਾ ਹੈ, ਨੌਜਵਾਨ ਉਸ ਵਿੱਚ ਜਾ ਕੇ gym ਕਰਦੇ ਹਨ gym ਨਾਲ ਇਹ ਹੁੰਦਾ ਹੈ ਕਿ ਅਸੀਂ ਜੋ ਵੀ ਖਾਣਾ ਖਾਧਾ ਹੁੰਦਾ ਹੈ ਉਹ ਸਾਡੇ ਸਰੀਰ ਵਿੱਚ ਕਿਤੇ ਸਹੀ ਜਾ ਕੇ ਪੱਚਦਾ ਹੈ ਅਤੇ ਸਾਡੇ ਸਰੀਰ ਨੂੰ ਤੰਦਰੁਸਤੀ ਵੀ ਦਿੰਦਾ ਹੈ ਜੇ ਗੱਲ ਕਰਦੇ ਹਾਂ ਸਿਹਤ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਸਾਰੇ ਤੱਤ ਹਨ ਜਿਵੇਂ ਕਿ ਬਿਮਾਰੀਆਂ ਅਤੇ ਮਾਨਸਿਕ ਤਨਾਅ ਜੇ ਗੱਲ ਕਰ ਲਈਏ ਬਿਮਾਰੀਆਂ ਦੀ ਤਾਂ ਕਿਤੇ ਨਾ ਕਿਤੇ ਸਾਡੀ ਸਿਹਤ ਵਿੱਚ ਵਿਗਾੜ ਬਣ ਜਾਂਦੀਆਂ ਹਨ, ਇਸ ਲਈ ਸਾਨੂੰ ਸਭ ਤੋਂ ਪਹਿਲਾਂ ਬਿਮਾਰੀਆਂ ਉੱਪਰ control ਕਰਨਾ ਚਾਹੀਦਾ ਹੈ, ਜੇਕਰ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਸਾਡੀ ਸਿਹਤ ਵੀ ਕਿਤੇ ਨਾ ਕਿਤੇ ਖਰਾਬ ਜ਼ਰੂਰ ਹੋ ਜਾਂਦੀ ਹੈ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਬਿਮਾਰਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜੇ ਸਾਡੇ ਸਰੀਰ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ, ਤਾਂ ਸਾਡੀ ਤਬੀਅਤ ਖ਼ਰਾਬ ਹੋ ਜਾਂਦੀ ਹੈ ਅਤੇ ਇਸ ਨਾਲ ਸਾਨੂੰ ਜੋ ਖਾਣਾ ਪੀਣਾ ਵੀ ਖਾਂਦੇ ਹਾਂ ਉਹ ਸਹੀ ਤਰੀਕੇ ਨਾਲ ਪੱਚਦਾ ਨਹੀਂ, ਮੈਂ ਤੁਹਾਡੇ ਕੋਲ ਇਹ ਸੁਝਾਅ ਲੈਣਾ ਚਾਹੁੰਦਾ ਹਾਂ ਕਿ ਬਿਮਾਰੀਆਂ ਵੀ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਜੇ ਆਪਾਂ ਗੱਲ ਕਰੀਏ ਕਿ ਜੋ ਇਨਸਾਨ ਦੀ ਸਿਹਤ ਹੈ ਉਸ ਉੱਪਰ ਬਿਮਾਰੀਆਂ ਕਿਸ ਤਰ੍ਹਾਂ ਪ੍ਰਭਾਵ ਪਾਉਂਦੀਆਂ ਹਨ, ਮੈਂ ਇਸ ਬਾਰੇ ਇਹ ਦੱਸਣਾ ਚਾਹੁੰਦਾ ਹਾਂ ਕਿ

ਕੁੱਝ ਲੋਕ ਬਹੁਤ ਹੀ ਦੁਬਲੇ ਪਤਲੇ ਹੁੰਦੇ ਹਨ, ਉਹਨਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਬਚਪਨ ਵਿੱਚ ਚੰਗੀ ਖੁਰਾਕ ਨਹੀਂ ਮਿਲੀ ਹੁੰਦੀ ਜਿਸ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਹ ਵੱਡੇ ਹੋ ਕਰ ਜਦੋਂ ਜਵਾਨ ਹੁੰਦੇ ਹਨ, ਫਿਰ ਵੀ ਉਹਨਾਂ ਦੀ ਸਿਹਤ ਬਹੁਤ ਕੰਮਜ਼ੋਰ ਹੁੰਦੀ ਹੈ ਮੈਂ ਇੱਕ ਇਹ ਕਹਿਣਾ ਚਾਹਾਂਗਾ ਕਿ ਹਰ ਇੱਕ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਸਿਹਤ ਅੱਛੀ ਬਣ ਸਕੇ ਅਤੇ ਜਦੋਂ ਉਹ ਵੱਡੇ ਹੋ ਜਾਣ ਤਾਂ ਉਹ ਸਰੀਰਕ ਪੱਖੋਂ ਤੰਦਰੁਸਤ ਰਹਿਣ ਮੈਂ ਸਿਹਤ ਤੇ ਇਹ ਗੱਲ ਕਹਿਣਾ ਚਾਹਾਂਗਾ ਕਿ ਸਕੂਲਾਂ ਵਿੱਚ ਇੱਕ ਵਿਸ਼ਾ ਪੜ੍ਹਾਇਆ ਜਾਂਦਾ ਹੈ ਜਿਸਨੂੰ ਸਰੀਰਕ ਸਿੱਖਿਆ ਕਿਹਾ ਜਾਂਦਾ ਹੈ, ਇਸ ਵਿਸ਼ੇ ਵਿੱਚ ਬੱਚਿਆਂ ਨੂੰ ਇਹ ਗਿਆਨ ਦਿੱਤਾ ਜਾਂਦਾ ਹੈ, ਕਿ ਉਹ ਆਪਣੀ ਸਿਹਤ ਦਾ ਕਿਸ ਤਰ੍ਹਾਂ ਧਿਆਨ ਰੱਖਣ ਜਿਵੇਂ ਕਿ ਬੱਚਿਆਂ ਨੂੰ ਆਪਣੀ ਸਿਹਤ ਲਈ ਕਿਸ ਕਿਸ ਭੋਜਨ ਦੀ ਲੋੜ ਪੈਂਦੀ ਹੈ ਅਤੇ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ, ਇਸ ਤੋਂ ਇਲਾਵਾ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

ਕਿ ਅਸੀਂ ਸਿਹਤ ਕਿਵੇਂ ਬਣਾ ਸਕਦੇ ਹਾਂ ਅਤੇ ਸਿਹਤ ਦਾ ਖਿਆਲ ਕਿਸ ਤਰ੍ਹਾਂ ਰੱਖ ਸਕਦੇ ਹਾਂ, ਕਿਉਂਕਿ ਜੇਕਰ ਸਾਨੂੰ ਸਿਹਤ ਬਣਾਉਣ ਦੇ ਜਾਂ ਇਸਨੂੰ ਸਹੀ ਰੱਖਣ ਦੇ ਨੁੱਕਤੇ ਹੀ ਨਹੀਂ ਪਤਾ ਹੋਣਗੇ ਤਾਂ ਅਸੀਂ ਸਿਹਤ ਵਧੀਆ ਕਿਵੇਂ ਬਣਾ ਸਕਦੇ ਹਾਂ ਇੱਕ ਹੋਰ ਗੱਲ ਰਹੀ ਖਾਣ ਪੀਣ ਦੀ, ਜੇ ਗੱਲ ਕਰ ਲਈਏ ਤਾਂ ਖਾਣਾ ਪੀਣਾ ਸਾਨੂੰ ਹਮੇਸ਼ਾ ਘਰੇ ਹੀ ਤਿਆਰ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਵਧੀਆ ਤੇਲ, ਵਧੀਆ ਮਿਰਚ ਮਸ਼ਾਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹ ਹਲਕੇ ਹੋਣੇ ਚਾਹੀਦੇ ਹਨ ਅਸੀਂ ਅਕਸਰ ਇਹੀ ਵੇਖਦੇ ਹਾਂ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

ਜੇ ਗੱਲ ਕੀਤੀ ਜਾਵੇ ਇਹ ਤਲੀਆਂ ਹੋਈਆਂ ਚੀਜ਼ਾਂ ਦੀ ਤਾਂ, ਇਹ ਗੱਲ ਤੁਸੀਂ ਅਕਸਰ ਸੁਣੀ ਹੋਣੀ ਹੈ ਕਿ doctor ਤੱਕ ਵੀ ਇਹ ਸਲਾਹ ਦਿੰਦੇ ਹਨ ਕਿ ਇਨਸਾਨ ਨੂੰ ਤਲੀਆਂ ਹੋਈਆਂ ਚੀਜ਼ਾਂ ਘੱਟ ਤੋਂ ਘੱਟ ਖਾਣੀਆਂ ਚਾਹੀਦੀਆਂ ਹਨ, ਅਤੇ ਜੇ ਰਹੀ ਗੱਲ ਮਸ਼ਾਲਿਆਂ ਦੀ ਤਾਂ ਉਹ ਵੀ ਆਪਣੇ ਭੋਜਨ ਵਿੱਚ ਘੱਟ ਹੀ ਮਾਤਰਾ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮਿਰਚ ਮਸ਼ਾਲਾ ਖਾਣ ਨਾਲ ਵੀ ਬੁਰਾ ਪ੍ਰਭਾਵ ਪੈਂਦਾ ਹੈ ਜੇ ਆਪਾਂ ਗੱਲ ਕਰੀਏ ਭੋਜਨ ਦੀ ਤਾਂ ਤੁਸੀਂ ਇਹ ਗੱਲ ਕਹਿ ਹੀ ਰਹੇ ਹੋ ਕਿ ਸਾਨੂੰ ਆਪਣੇ ਘਰ ਵਿੱਚ ਵਧੀਆ ਕਿਸਮ ਦਾ ਭੋਜਨ ਪਕਾ ਕੇ ਖਾਣਾ ਚਾਹੀਦਾ ਹੈ, ਬਾਹਰ ਦੇ ਭੋਜਨ ਖਾਣ ਤੋਂ ਸਾਨੂੰ ਕਿਤੇ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਕਿ ਸਾਡੀ ਸਿਹਤ ਚੰਗੀ ਬਣ ਪਾਏ, ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਜੇ ਲੋਕ ਅਜਿਹੇੇ ਹੁੰਦੇ ਹਨ, ਉਹ ਬਾਹਰ ਦਾ ਭੋਜਨ ਖਾਣਾ ਬਹੁਤ ਪਸੰਦ ਕਰਦੇ ਹਨ, ਜਿਵੇਂ ਕਿ ਤਲੀਆਂ ਹੋਈਆਂ ਸਮੋਸੇ, ਬਰੈਡ ਜਾਂ ਹੋਰ ਵੀ ਕਈ ਪਦਾਰਥ ਹਨ ਜੋ ਤਲੇ ਹੁੰਦੇ ਹਨ, ਅਗਰ ਉਹਨਾਂ ਨੂੰ ਇਨਸਾਨ ਆਪਣੇ ਰੁਜ਼ਾਨਾ ਜੀਵਨ ਵਿੱਚ ਹੈ ਤਾਂ ਉਹਨਾਂ ਦੀ ਸਿਹਤ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਕਈਆਂ ਦਾ ਸਰੀਰ ਮੋਟਾ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਚਰਬੀ ਵੱਧ ਜਾਂਦੀ ਹੈ

ਇਸਤੇਮਾਲ ਕਰਨਾ ਚਾਹੀਦਾ ਹੈ ਆਪਾਂ ਅਕਸਰ ਹੀ ਵੇਖਿਆ ਹੁੰਦਾ ਹੈ ਕਿ ਜੋ ਪੁਲਿਸ ਵਾਲੇ ਡਿਊਟੀਆਂ ਕਰਦੇ ਹਨ, ਉਹ ਅਕਸਰ ਮੋਟੇ ਹੀ ਹੁੰਦੇ ਹਨ, ਉਸਦਾ ਇੱਕੋ ਇੱਕ ਇਹੀ ਕਾਰਨ ਹੁੰਦਾ ਹੈ ਕਿ ਉਹ ਘਰ ਦਾ ਭੋਜਨ ਨਹੀਂ ਵਰਤਦੇ ਉਹਨਾਂ ਦੀ ਡਿਊਟੀ ਬਾਹਰ ਹੋਣ ਕਰਕੇ ਉਹ ਭੋਜਨ ਸ਼ਹਿਰਾਂ ਵਿੱਚੋਂ ਖਾਂਦੇ ਹਨ, ਜੋ ਕਿ ਵਧੀਆ ਕਿਸਮ ਦਾ ਨਹੀਂ ਹੁੰਦਾ ਇੱਕ ਹੋਰ ਇਹ ਵੀ ਹੈ ਕਿ ਸਾਡੀ ਸਿਹਤ ਨੂੰ ਕਿਤੇ ਨਾ ਕਿਤੇ ਨਸ਼ੀਲੇ ਪਦਾਰਥ ਵੀ ਪ੍ਰਭਾਵਿਤ ਕਰਦੇ ਹਨ, ਨਸ਼ੀਲੇ ਪਦਾਰਥਾਂ ਵਿੱਚ ਗੱਲ ਕਰ ਲਈਏ ਤਾਂ ਜਿਵੇਂ ਕਿ ਸ਼ਰਾਬ, ਤੰਬਾਕੂ